ਇਸ ਫੋਟੋ ਵਿੱਚ ਪਾਣੀ ਦਾ ਇੱਕ ਝੀਲ ਜਿਸ ਵਿੱਚ ਪਾਣੀ ਅਤੇ ਸਾਈਡਾਂ ਤੇ ਹਰਿਆ ਗਾਹ ਅਤੇ ਬਨਸਪਤੀ ਅਤੇ ਵੱਡੇ ਹਰੇ ਦਰਖਤ ਅਤੇ ਇੱਕ ਸਾਈਡ ਤੇ--

ਕੱਚਾ ਬੰਨਾ ਅਤੇ ਊਪਰ ਘਾਹ ਅਤੇ ਕੁਝ ਪੱਥਰ ਤੇ ਪੰਛੀ ਬੈਠੇ ਦਿਖਾਈ--

ਹੋਲਡਿੰਗ ਬੋਰਡ ਉਪਰ ਗੋਲਡ ਰੰਗ ਦੇ ਅੱਖਰ ਨਾਲ ਹੀ ਥੱਲੇ ਸ਼ੀਸ਼ੇ ਦਾ ਗੇਟ ਅਤੇ--

ਫਾਇਰ ਆਲ਼ਾ ਸਿਲੈਂਢਰ ਲਾਲ ਰੰਗ ਦਾ ਥੱਲੇ ਚਿੱਟੇ ਅਤੇ ਲਾਲ ਰੰਗ ਦੀ ਏੰਟਰਲੋਕ ਟਾਇਲ ਇੱਕ ਲਾਲ ਰੰਗ ਦਾ ਟਰੱਕ ।

ਸੇਲ੍ਫ਼ ਹੇਲਪ ਲਿੱਖਿਆ ਤੇ ਊਪਰ ਚਿੱਟੇ ਰੰਗ ਦਾ ਬੈਨਰ ਅਤੇ ਊਪਰ ਚਿੱਟੇ ਰੰਗ ਦੀ ਬਿਲਡਿੰਗ ਸਾਹਮਣੇ ਇੱਕ ਖੱਟੇ ਰੰਗ ਦੀ ਇੱਕ ਹੋਰ ਤੇ ਅਤੇ ਜੇਹੜਾ--

ਇਹਦੇ ਉੱਪਰ ਸੂਰਜ ਦੀ ਰੋਸ਼ਨੀ ਦਿਖਾਈ ਗਈ ਹੈ ਤੇ ਹਰੇ ਭਰੇ ਦਰੱਖਤ।

ਚਿੱਟੇ ਪੀਲੇ ਗੁਲਾਬੀ ਲਾਲ ਫੁੱਲ ਹਰੇ ਦਰਖਤ ਅਤੇ ਹਰੀ ਭਰੀ ਫ਼ਸਲ ਪਿੱਛੇ ਇਸਤੋਂ ਇਲਾਵਾ ਵੱਡੀਆਂ ਫਸਲਾਂ ਅਤੇ--

ਬਰਾਉਨ ਰੰਗ ਦੇ ਮੇਜ ਕੁਰਸੀਆਂ ਬਰਾਊਨ ਰੰਗ ਦਾ ਗੇਟ ਇੱਕ ਸਾਈਡ ਤੇ ਨੀਲਾ ਅਤੇ ਚਿੱਟੇ ਰੰਗ ਦੀ ਲਾਈਟਾਂ ਅਤੇ ਉੱਪਰ ਨੀਲੇ--

ਕਾਲੇ ਰੰਗ ਦੀ ਸਟੇਜ ਗੁਲਾਬੀ ਰੰਗ ਦੀਆਂ ਪੌੜੀਆਂ ਉਪਰ ਸੰਤਰੀ ਰੰਗ ਦੇ ਕੱਪੜੇ ਬੱਚਿਆਂ ਪਾਏ ਹੋਏ ਬੈਗ ਸਾਈਡ ਕਾਲੇ ਰੰਗ ਦਾ ਪਰਦਾ--

ਲਿਖੇਆ ਹੋਇਆ ਅਤੇ ਹਰੇ ਰੰਗ ਤੇ ਨੀਲੇ ਰੰਗ ਤੇ ਗੁਲਾਬੀ ਰੰਗ ਦਾ ਪਿੱਲਰ ਅਤੇ ਸਕੂਲ ਦੀ ਇਮਾਰਤ--

ਇੰਟਰਲੋਗ ਟਾਈਲ ਲੱਗੀ ਚੀ ਸੀਮੇਂਟ ਅਤੇ ਲਾਲ ਰੰਗ ਦੀ ਚਿੱਟੇ ਰੰਗ ਦਾ ਮੇਨ--